ਇੱਕ ਹੋਰ ਬਣਾਇਆ ਭਾਬੀ ਦਿਓਰ ਦੀ ਲੜਾਈ ਤੇ ਜੀ ਕਹਿੰਦੀ ਦਿਓਰ ਮੇਰੇ ਨੇ ਇੱਕ ਦਿਨ ਲੜ ਕੇ ਖੂਹ ਤੇ ਪਾ ਲਿਆ ਚੁਬਾਰਾ ਤਿੰਨ ਭੁੱਤ ਦੀ ਇੱਟ ਲਵਾਈ ਚਾਰ ਭਾਂਤ ਦਾ ਗਾਲਾਂ

ਜੇ ਜੱਗ ਤੇ ਫਿਰੇ ਕੁਵਾਰਾ ਆਕੜ ਕਾਹਦੀ ਵੇ ਜੱਗ ਤੇ ਫਿਰੇ ਕੁਵਾਰਾ

ਅੱਗੇ ਜਿਵੇਂ ਹੁੰਦਾ ਤਾ ਨਾ ਵੀ ਹਾਂ ਵੀ ਦਿਓਰ ਨੂੰ ਭਾਬੀ ਸਾਕ ਲਿਆਉਗੀ ਜਾਂ ਵਿਆਹ ਚ ਉਹਦੇ ਲਈ ਵਚੋਲਨ ਬਨੁਗੀ

ਉਹ ਅਗਲਾ ਵੀ ਹੁਣ ਆਕੜ ਕਰਦਾ ਕੁਵਾਰਾ ਹੀ ਫਿਰ ਰਿਹਾ ਤੂੰ ਫਿਰ ਵੀ

ਕਹਿੰਦਾ ਆ ਆ ਵੇ ਨਾਜਰਾ ਬਿਹ ਵੇ ਨਾਜਰਾ ਬੋਤਾ

ਬੋਤੇ ਤੇਰੇ ਨੂੰ ਭੋਂ ਭੋਂ ਦਾ ਟੋਕਰਾ

ਖਾਲੀ ਮੁੜ ਜਾ ਵੇ ਨਹੀਂ ਸਾਡੇ ਨਹੀਂ ਇਰਾਦੇ ਖਾਲੀ ਮੁੜ ਜਾ ਵੇ ਹਾਂ

ਕਹਿੰਦਾ ਕਾਹਦਾ ਕਰਦਾ ਗੁਮਾਨ ਹੱਥ ਅਕਲਾਂ ਨੂੰ ਮਾਰ ਸਾਰੇ ਪਿੰਡ ‘ਚ ਮੈਂ ਪਤਲੀ ਪਤੰਗ ਮੁੰਡਿਆਂ ਦੇਵਾਂ ਆਸ਼ਕਾਂ ਨੂੰ ਸੂਲੀ ਉੱਤੇ ਟੰਗ ਮੁੰਡਿਆਂ ਵਾਹ ਬੀ ਵਾਹ ਦੇਖ ਕਿੱਡੀਆਂ ਕਿੱਡੀਆਂ ਬਣਾਈਆਂ ਹੁੰਨੀਆਂ

ਕਹਿੰਦਾ ਤਰ ਵੇ ਤਰ ਵੇ ਤਰ ਵੇ ਤੂੰ ਮਿੰ ਤੂੰ ਮਿੰਨਾ ਸੁਣੀਂਦਾ ਮੈਂ ਇੱਲਤਾਂ ਦੀ ਜੜ੍ਹ ਵੇ

ਨਹੀਂ ਮਿੰਨਾ ਮਿੰਨਾ ਹਾਂ ਤੂੰ ਮਿੰਨਾ ਸੁਣੀਂਦਾ

ਅਗਲੇ ਚ ਉਹੀ ਜਿਵੇਂ ਕਹਿੰਦੇ ਮਿੰਨਾ ਮਿੰਨਾ ਇਹ ਕੋਈ ਗੱਲ ਨਹੀਂ ਕਰਦਾ ਕੋਈ ਦੱਸ ਦਾ ਨਹੀਂ ਉਹ ਉਹ ਵੀ ਹੋ ਸਕਦਾ

ਤੇ ਉਹ

ਕਹਿੰਦੇ ਇੱਕ ਕੁੜੀ ਤੂੰ ਕੁਆਰੀ ਦੂਜੀ ਅੱਖ ਟੂਣੇਹਾਰੀ ਤੀਜਾ ਲੌਗ ਲਿਸ਼ਕਾਰੇ ਮਾਰ ਮਾਰ ਪੱਟਦਾ ਨੀ ਤੂੰ ਜਿਊਣ ਜੋਗਾ ਛੱਡਿਆ ਨਾ ਪੁੱਤ ਜੱਟ ਦਾ

ਕੁੜੀ ਮੁੰਡੇ ਦੇ ਲਾਉਂਦੀ ਆ ਕਹਿੰਦੀ ਸਰੋਂ ਜਹੇ ਕੱਦ ਵਰਗਾ ਮੁੰਡਾ ਤੁਰਦਾ ਨੀਵੀਂ ਪਾ ਕੇ

ਬੜਾ ਮੋੜਿਆ ਨੀ ਜੇ ਮੁੜਦਾ ਅਸੀਂ ਦੇਖ

ਦੇਖਲੋ

ਪੰਜਾਬੀ ਦੀ ਜਿਹੜੀ ਬੋਲੀ ਆ ਉਹ ਤਾਂ ਬਹੁਤ ਜ਼ਿਆਦਾ ਨੇ

ਬਹੁਤ ਨੇ ਤਿਉਹਾਰਾਂ ਤੇ ਹੈ ਮੇਲਿਆਂ ਤੇ ਹੈ

ਵਿਆਹਾਂ ਤੇ ਏਂ ਆਪਾਂ

ਵੇ ਤੂੰ ਮਿਡਲ ਕਲਾਸ ਮਿਡਲ ਪਾਸ ਨਾ ਕੀਤਾ

ਮਿਡਲ ਕਿਹੜੀ ਹੋਗੀ ਅੱਠਵੀੰ ਹੋਈ ਪੰਜਵੀਂ ਹੋਈ

ਅੱਛਾ ਅੱਠਵੀ ਮਿਡਲ ਹੋਗੀ

ਵੇਖਲੋ ਅੱਗੇ ਬਹੁਤ ਨੇ ਕਹਿੰਦੇ ਟੂ ਅਹ ਟੁੱਟੀ ਮੰਜੀ ਬਾਣ ਪੁਰਾਣਾ ਵਿੱਚ ਦੀ ਦਿਏ ਤਾਰੇ

ਵੇ ਤੂੰ ਕਿਧਰ ਗਿਆ ਜੇਠ ਸ਼ੇਨਤਨਾ ਮਾਰੇ

ਇਹ ਕੀ ਹੁੰਦਾ ਸ਼ੇਨਤਨਾ comment ਹੋਗੇ ਇਹ

ਹਾਂ ਇਹ ਜਿਹੜੇ comment ਮਾਰਦੇ ਆ

ਸੇਨਤਾ ਮਾਰੇ ਕਹਿੰਦਾ ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਦਾ ਚਾਰੇ ਪਾਸੇ ਮੱਚ੍ਹ ਗਈ ਦੁਹਾਈ ਮੁੰਡਿਆ ਵੇ ਤੂੰ ਮੋਰਨੀ ਜੱਟ ਅੱਖ ਨਾਲ ਲਾਈ ਮੁੰਡਿਆ

ਤਾਣ ਛੱਤਰੀ ਵੇ ਧੁੱਪ ਲੱਗਦੀ ਸ਼ਰੀਰ ਨੂੰ ਕਹਿੰਦਾ ਸਿਰ ਸਿਰ ਤੇ ਲਿਆ ਦੁਪੱਟਾ ਕਾਲਾ ਚੰਨਾ ਇਹ ਤਾਂ ਕਰਮਾਂ ਵਾਲਾ ਸੁਹਰੇ ਤੇਰੇ ਨਾ ਕਹਿੰਦਾ ਕੰਮ ਕਰਮਾ ਵਾਲਾ ਸਹੁਰੇ ਤੇਰੇ ਢੱਕੇ ਤੇਰੀ ਹੀਰ ਨੂੰ

ਇਹ ਤਾਂ ਉਹੀ ਹੋ ਗਿਆ ਜਿੱਦਾਂ ਪਹਿਲਾਂ ਸੀਗਾ ਵੀ ਸੂਰਜ ਜਾ ਨਿਕਲਦਾ

ਢੱਕ ਕੇ ਰੱਖੋ ਹੋਰ ਇਹੀ ਬਣੀ ਗੱਲ ਇਹਦੀ

ਡੱਟ ਖੁੱਲ ਜਾਂਦੇ ਲੱਗਦੇ ਮੀਟ ਨੂੰ ਤੜਕੇ

ਗਾਉਂਦਾ ਲੈਲਾ ਚੁਬਾਰੇ ਚੜ ਕੇ

ਚੱਲਣ ਗਏ ਪਰ ਨਾਲੇ ਪਾਣੀ ਲੈਜੂ ਗਾਂਹ ਵੇ ਰੋੜ ਕੇ

ਕਹਿੰਦਾ ਗੋਲੇ ਗੋਲੇ ਗੋਲੇ ਜਿੱਥੇ ਯਾਰ ਦੀ ਮੁੱਛ ਬੋਲ ਦੀ ਜਿੱਥੇ ਯਾਰ ਦੀ ਮੁੱਛ ਬੋਲ ਦੀ ਉੱਥੇ ਕੋਈ ਨਾ ਬਰਾਬਰ ਬੋਲੇ

ਕਹਿੰਦਾ ਰਾਤੀ ਤਾਂ ਕਹਿੰਦਾ ਤੈਨੂੰ ਕਾਂਟੇ ਕਰਾਦੂਂ ਦਿਨ ਨੂੰ ਦਿਨ ਨੂੰ ਤਾਂ ਦੇ ਗਿਆ ਜਵਾਬ ਬੀਬੀ ਨੰਣਦੇ ਤੇਰਾ ਵੀਰ ਬੜਾ ਪੱਤੇ ਬਾਜ ਇਹ ਆ ਭਾਈ ਰਾਤ ਖਾਦੀ ਪਿੱਤੀ ਚ ਬੰਦਾ ਫੇਰ

ਚਲੋ ਮਾਰ ਦਿੰਦਾ ਗੱਪ ਗੁੱਪ ਕੋਈ ਵੀ ਚੱਲ ਕਾਹਨੂੰ ਗੁੱਸੇ ਏ ਮਣਾ ਲਓ ਸਵੇਰੇ ਫਿਰ ਕਹਿੰਦਾ ਹੁੰਦਾ ਵੀ ਹੁਣ ਮੰਨ ਏ ਗਈ ਕਾਹਨੂੰ ਕੁੱਝ ਕਹਿਣਾ ਹਣਾ

ਸਹੀ ਏ ਬੜੀ ਵੀ ਵਾਰੀ ਵਰਸੀ ਖਟਣ ਗਿਆ ਸੀ ਖੱਟ ਕੇ ਲਿਆਂਦਾ ਸੂਤ ਦੀ

ਪੇਕੇ ਤੁਰ ਗਾਈ ਯਾਰ ਮੇਰੀ ਜੋਰ ਮੋਰਨੀ ਜੱਟੀ ਪੇਕੇ ਤੁਰ ਗਈ ਯਾਰ ਮੇਰੀ ਮੋਰਨੀ ਜੱਟੀ

ਕਹਿੰਦਾ ਚਾਂਦੀ ਚਾਂਦੀ ਚਾਂਦੀ ਬਬੂਲਾ ਵਿਆਹ ਕਰਾ ਦੇ ਮੇਰੀ ਉਮਰ ਬੀਤ ਦੀ ਜਾਂਦੀ ਬਾਬੂਲਾ ਵਿਆਹ ਕਰਾ ਦੇ ਮੇਰੀ ਉਮਰ ਬੀਤ ਦੀ ਜਾਂਦੀ ਦੱਸ ਵਿਆਹ ਦਾ ਇੰਨਾ ਸ਼ੋਂਕ ਚੜਿਆ ਹੋਇਆ

ਬਹੁਤ ਵਧੀਆ ਇਹ ਤੇ ਬੋਲੀਆਂ ਬੋਲ ਬੋਲ ਕੇ ਨਾ ਹੁਣ ਏਂ ਤਾਂ ਲੱਗਦਾ ਵੀ ਹੁਣ ਕਿਤੇ ਵਿਆਹ ਚ ਜਾਨ ਜੋਗੇ ਹੋਗੇ

ਵਾਰੀ ਵਰਸੀ ਖੱਟਣ ਗਿਆ ਸੀ ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਥਾਲੀ ਨੀਂ ਛੜਿਆਂ ਦਾ ਦੁੱਧ ਉਬਲੇ ਛਿੱਟਾ ਦੇ ਗਈ ਝਾਂਜਰਾਂ ਵਾਲੀ ਵਾਹ ਛੜਿਆਂ ਦਾ ਦੁੱਧ ਉਬਲੇ

ਛਿੱਟਾ ਦੇ ਗਈ ਹਾਂ ਉਹ ਉੱਪਰ ਆ ਕੇ ਪਾਣੀ ਦੇ ਛਿੱਟੇ ਨੀ ਦੇ ਦਿੰਦੇ ਜਿਵੇਂ ਆਪਾਂ ਹਾਂ ਹਾਂ ਹਾਂ ਕਹਿੰਦੇ ਅੱਗ ਤੇ ਤੇਲ ਪਾਗੀ ਹਮ ਇੱਕ ਤਾਂ ਹੁਣ ਵਿਆਹ ਨਹੀਂ ਹੁੰਦਾ ਦੂਜੀ ਕੋਈ ਇਹੀ ਜਿਹੀ ਵਿਆਈ ਹੋਈ comment ਮਾਰ ਜਾਂਦੀ ਆ ਫੇਰ ਉਹ ਊਂ ਅੱਗ ਲਾਈ ਜਾਂਦੀ ਆ ਹਾਂ ਕਹਿੰਦਾ ਇੱਕ ਅੱਖਟੂਣੇ ਹਾਰੀ ਦੂਜੀ ਕਜਲੇ ਦੀ ਧਾਰੀ ਤੀਜਾ ਲੋਂਗ ਲਿਸ਼ਕਾਰੇ ਮਾਰ ਮਾਰ ਪੱਟ ਤਾ ਨੀਂ ਤੂੰ ਜਿਉਣ ਜੋਗਾ ਛੱਡਿਆ ਨੀ ਪੁੱਤ ਜੱਟ ਦਾ

ਕਹਿੰਦਾ ਚਿੱਟੇ ਚਿੱਟੇ ਚੋਲਾਂ ਦਾ ਪਾਣੀ ਮੈਂ ਬੂਹੇ ਅੱਗੇ ਡੋਲਿਆ ਆਉਂਦਾ ਜਾਂਦਾ ਤਿਲਕ ਗਿਆ ਨੀ ਮੇਰਾ ਰੋਂਦੀ ਦਾ ਹਾਸਾ ਨਿਕਲ ਗਿਆ

ਪਿੰਡਾਂ ਵਿੱਚੋ ਪਿੰਡ ਸੁਣੀਦਾ ਪਿੰਡ ਸੁਣੀ ਦਾ ਮੋਗਾ

ਉੱਥੋਂ ਦਾ ਇੱਕ ਸਾਧ ਸੁਣੀ ਦਾ ਬੜੀ ਉਸਦੀ ਸੋਭਾ ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ ਪਿੱਛੋਂ ਮਾਰਦਾ ਮੋਢਾ ਨੀ ਲੱਕ ਤੇਰਾ ਪਤਲਾ ਜਿਹਾ ਭਾਰ ਸਿਹਣ ਨਾ ਜੋਗਾ

ਕਹਿੰਦਾ ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਚਾਂਦੀ ਮਗਰ ਮਾ ਮਗਰ ਮਾਮੇ ਦੇ ਮਾਮੀ ਅੰਬ ਚੂਸਦੀ ਜਾਂਦੀ

ਮਗਰ ਮਾਮੇ ਦੇ ਮਾਮੀ ਅੰਬ ਚੂਸਦੀ ਜਾਂਦੀ

ਕੀ ਉਹ ਬੋਲੀਆਂ ਉਹ ਤਾਂ ਹੈ ਜੀ

ਜਿੰਨੀਆਂ ਬੋਲੀਆਂ ਬੱਸ ਏਂ ਹੈ ਵੀ ਗੱਲ ਦਾ ਮਤਲਬ ਨਿਕਲਣਾ ਚਾਹੀਦਾ

ਦੋ ਅੱਖਰ ਜੋੜ ਕੇ ਜਿੱਦਾਂ ਮਰਜੀ ਬੋਲੀ ਜਾਓ ਆ ਤਾਂ ਹੈ

ਇੱਕ ਹੋਰ ਹੈ ਬੜੇ

ਕਹਿੰਦੇ ਪਿੰਡਾ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਪੱਟੀ ਬਾਈ ਉਥੋਂ ਦੀ ਇੱਕ ਨਾਰ ਸੁਣੀ ਦੀ

ਸੁਣੀਦੀ ਗੱਲ ਕਰਨ ਦੇ ਪੰਦਰਾਂ ਲੈਂਦੀ ਕੋਲ ਬਿਹਣ ਦੇ ਪੱਚੀ

ਵਾਹ ਸ਼ੋੰਕੀ ਮਾਪਿਆਂ ਨੇ ਮੁੰਡੇ ਪੱਟਨ ਨੂੰ ਰੱਖੀ ਹੈਂ ਇਹ ਪਤਾ ਨਹੀਂ ਕਿਹਣੇ ਬਣਾਈ ਹੈ ਇਸ ਤਰ੍ਹਾਂ ਦੀ ਜਿਹਦੇ ਕਹਿੰਦੇ ਕੇਲਾ ਕੇਲਾ ਕਾਲ ਕੇਲਾ ਤਿੰਨ ਭਾਈ ਕੰਮ ਕਰਦੇ ਚੋਥਾ ਬੋਲੀ ਪਾਉਣ ਤੇ ਵਿਹਲਾ

ਬੋਲੀ ਉਹੀ ਉਹੀ ਲੈ ਚੱਲਦੀ ਕਹਿੰਦੇ ਜਿਵੇਂ ਚੱਲਦਾ ਸੜਕ ਤੇ ਠੇਲਾ ਆਵਦੇ ਕੰਨ ਬਿਨਾ ਕੋਈ ਦਿਖਾਵੇ ਮੇਲਾ

ਜਿਹੜਾ ਬੋਲੀ ਪਾਉਂਦਾ ਉਹ ਵਿਹਲਾ ਜਿਵੇਂ ਆਪਾਂ ਲੱਗੇ ਹੋਏ ਆ ਹੈਂ

ਐਂ ਆ ਵੀ ਥੋੜਾ ਪੰਜਾਬੀ ਨਹੀਂ ਤਾਂ ਹੁਣ ਬੰਦਾ ਭੁੱਲੀ ਜਾਂਦਾ ਅੱਗੇ ਅੱਗੇ

ਹਮ ਇੱਕ ਵਿਆਹ ਦੇ ਨਾ ਪਹਿਲੀ ਵਾਰ ਤੂੰ ਆਈ ਮੁਕਲਾਵੇ ਆਈ ਗੁਲਾਬੀ ਫੁੱਲ ਬਣ ਕੇ ਗਲ ਵਿੱਚ ਤੇਰੇ ਗਾਨੀ ਕੁੜੀਏ ਵਿੱਚ ਮੋਤੀਆਂ ਦੇ ਮਣਕੇ

ਪੈਰੀ ਤੇਰੇ ਝਾਜਰ ਕੁੜੀਏ ਛੰਨ ਛੰਨ ਛੰਨ ਛੰਨ ਛੰਨਕੇ ਖੁੱਲ ਕੇ ਨੱਚਲੇ ਨੀ ਨੱਚਲਾ ਮੋਰਨੀ ਬਣਕੇ

ਕਹਿੰਦਾ ਰੜਕੇ ਰੜਕੇ ਰੜਕੇ ਉਹ ਘਰ ਛੜਿਆਂ ਦਾ ਜਿੱਥੇ ਤੜਕੇ ਬੋਤਲ ਖੜਕੇ

ਨਾ ਤੂੰ ਟੋਹਰ ਪੰਜਾਬੀ ਜੱਟ ਦੀ ਸਾਰੀ ਦੁਨਿਆ ਦੇਖੇ ਖੜਕੇ

ਇੱਕ ਨੇ ਲਾਇਆ ਕਹਿੰਦਾ ਹਮ ਲੈ ਆਪਣਾ ਕਿਸੇ wife ਨੇ husband ਤੇ ਵਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਪੀਪਾ ਮਾਹੀ

ਖਿੱਚ ਕੇ ਬਰਾਬਰ ਕੀਤਾ ਉਹੀ ਆ ਵੀ ਮਾਹੀ ਛੋਟਾ

ਬਾਈ ਖਿੱਚ ਖਿੱਚ ਕੇ ਲੰਬਾ ਕਰਿਆ ਬਹੁਤ ਦੇਖੇ ਏਂ